ਪੁਰਾਣਾ ਹਾਂ ਉਹ ਖੁੰਡ ਸੀਗਾ

ਉਹ ਉਹਨੂੰ ਏਹੀ ਕਹਿੰਦੇ ਸੀਗੇ ਬਈ ਓਹਦੀ ਉਮਰ ਵੀ ਹੋਗੀ ਹੋਣੀ ਵਾਵਾਂ ਸੀ ਹਮ ਸੋ ਤਾਂ ਹੋਣੀ ਹੋਈ ਐ ਟੱਪ ਗਿਆ ਹੁਣਾ

ਹਾਂ ਭਰਾ ਤੇ ਬਸ ਅਵੇ ਚਲੀ ਜਾਂਦਾ ਰਹਿਨਾ ਗਾ ਜ਼ਿੰਦਗੀ ਚ

ਆਪਾਂ ਨੇ ਸਟ ਉਹ ਲਓ ਇੱਜ਼ਤ ਲਓ ਇੱਜ਼ਤ ਦਉ

ਮੈਂ ਮੌਲੀ ਦਾ ਵਾਸੀ ਆ ਤੇ ਮੈਂ ਅੱਜ ਤੁਹਾਨੂੰ ਰਿਸ਼ਤੀਆਂ ਵਾਰੇ ਦਸਣ ਜਾ ਰਿਹਾ ਕਿਉਕਿ ਅਜਕਲ ਸਾਡੇ ਵਿਚ ਖਟਾਸ ਆ ਚੁਕੀ ਹੈ ਰਿਸ਼ੇਤੀਆਂ ਵਿਚ ਅਕਸਰ ਕੁਜ ਰਿਸ਼ਤੇ ਸਾਡੇ ਤੋਂ ਭਜਨ ਸ਼ੁਰੂ ਕਰ ਦਿੰਦੇ ਹਨ ਜਾ ਫੇਰ ਸਾਨੂ ਇੱਦਾਂ ਲਗਦਾ ਹੈ ਕਿ ਸਾਡੇ ਚਾਹੁਣ ਵਾਲੇ ਸਾਨੂ ਆਪਣੇ ਤੋਂ ਦੂਰ ਕਰ ਰਹੇ ਹਨ ਇਸ ਦਾ ਕਾਰਨ ਇਹ ਨਹੀਂ ਹੁੰਦਾ ਕਿ ਓਹਨਾ ਦਾ ਸਭ ਤੋਂ ਮਨ ਭਰ ਗਿਆ ਹੁੰਦਾ ਹੈ ਜਾ ਓਹਨਾ ਦੀ ਸਾਡੇ ਵਿਚ ਦਿਲਚਸਪੀ ਨਹੀਂ ਰਹੀ ਅਸਲ ਵਿਚ ਇਸ ਦਾ ਇਹ ਕਾਰਨ ਹੈ ਕੀ ਅਸੀਂ ਰਿਸ਼ਤੀਆਂ ਨੂੰ

ਆਰੰਭ ਕਰਦੇ ਹੈ ਤਾ ਉਹ ਆਪਣੇ ਆਪ ਨੂੰ ਸਾਡੇ ਪਯਾਰੇ ਹੋਣ ਨਾਲੋਂ ਸਾਡੇ ਕੈਦੀ ਹੋਣਾ ਜ਼ਯਾਦਾ ਮਹਿਸੂਸ ਕਰਦੇ ਹਨ ਤੇ ਜਦੋ ਓਹਨਾ ਨੂੰ ਸਦਾ ਮੋਹ ਸਾਡੀਆਂ ਬੰਦਿਸ਼ਾਂ ਸਾਡੀਆਂ ਕਾਰਵਾਈਆਂ ਸਾਡੀਆਂ ਪਾਬੰਦੀਆਂ ਸਾਡੀਆਂ ਮਨਭਾਵਾਂ ਜੇਲ ਵਾਂਗ ਲਗਦੀਆਂ ਹਨ ਤਾ ਫੇਰ ਇਹ ਆਪਣੇ ਆਪ ਨੂੰ ਹਨ ਤੋਂ ਆਜ਼ਾਦ ਕਰਾਉਣ ਲਈ ਵਿਦਰੋਹ ਕਰ ਰਹੇ ਸਾਡੇ ਤੋਂ ਬੰਦਿਸ਼ਾਂ ਤੋੜਨ ਲਗ ਜਾਂਦੇ ਹਨ ਰਿਸ਼ਤੇ ਪਾਣੀ ਵਾਂਗ ਹੁੰਦੇ ਹਨ ਜਿਹਨਾਂ ਨੂੰ ਜਿਹਨਾਂ ਅਸੀਂ ਓਹਨਾ ਨੂੰ ਮੁਠੀ ਜਿਹਨਾਂ ਅਸੀਂ ਓਹਨਾ ਨੂੰ ਮੁਠੀ ਭਰ ਰੱਖਦੇ ਹਨ ਤਾ ਉਹ ਸਾਡੀ ਮੁਠੀ ਵਿੱਚੋ ਨਿਕਲਦੇ ਜਾਂਦੇ ਹਨ ਸਾਡੇ ਹੱਥ ਕੁਜ ਵੀ ਨਹੀਂ ਆਵੇਗਾ ਸਿਵਾਏ ਸਾਡੇ ਹੱਥ ਸਿਵਾਏ ਸਾਡੇ ਹੱਥ ਗਿਲੇ ਹੋਣ ਤੋਂ ਗਿੱਲੇ ਹੋਣ ਗਿੱਲੇ ਹੱਥ ਝੱਟ ਸੁਖ ਜਾਂਦੇ ਹਨ। ਅਗਰ ਅਸੀਂ ਆਪਣੇ ਹਥਿ ਅੰਜਲੀ ਬਣਾ ਕੇ ਓਹਨਾ ਨੂੰ ਧਾਰਨ ਕਰਾਂਗੇ ਤਾ ਉਹ ਅੰਮ੍ਰਿਤ ਬਣ ਸਾਡੇ ਮੁਖ ਵਿਚ ਪਵੇਗਾ ਤੇ ਸਾਡੀ ਪਿਯਾਸ ਬੁਝਾ ਸਾਨੂ ਤ੍ਰਿਪਤ ਕਰੇਗਾ ਅਸੀਂ ਵਿਚਾਰ ਕਰਨਾ ਹੈ ਕਿ ਰਿਸ਼ਤਿਆਂ ਨੂੰ ਘੁਟਣਾ ਤੇ ਜਾ ਫੇਰ ਅਗਵਾਈ ਬਣਾ ਕੇ ਗ੍ਰਹਿਣ ਕਰਨਾ ਹੈ ਸਾਨੂ ਚਾਹੀਦਾ ਹੈ ਕਿ ਜੇਕਰ ਅਸੀਂ ਓਹਨਾ ਨੂੰ ਪਿਆਰ ਕਰਦੇ ਹਾਂ ਓਹਨਾ ਨੂੰ ਆਜ਼ਾਦ ਰਖੀਏ ਜਿਥੇ ਜ੍ਹਿਨਾਂ ਖੁਸ਼ੀ ਹੈ ਓਹਨਾਂ ਨੂੰ ਓਥੇ ਖੁਸ਼ ਦੇਖੀਏ ਨਾ ਕਿ ਆਪਣੇ ਮੂੰਹ ਦੀਆਂ ਦੰਦ ਨਾਲ ਓਹਨਾ ਨੂੰ ਓਹਨਾਂ ਦਾ ਗੱਲ ਘੋਟਿਏ ਜਿਵੇ ਕਿ ਭੈਣ ਨਾਨਕੀ ਦਾ ਵੀਰ ਆਪਾਂ ਗੱਲ ਲੜਾਂਗੇ ਗੁਰੂ ਨਾਨਕ ਜੀ ਵਾਰੇ ਗੁਰੂ ਨਾਨਕ ਪਿਆਰਾ ਭੈਣ ਨਾਨਕੀ ਦਾ ਵੀਰ ਏ ਹਿੰਦੂਆਂ ਗੁਰੂ ਹਿੰਦੂਆਂ ਦਾ ਗੁਰੂ ਅਤੇ ਮੋਮਨਾਂ ਦਾ ਪੀਰ ਹੈ ਟੁੱਟਿਆਂ ਦਿਲਾਂ ਨੂੰ ਉਹ ਤਾ ਜੋੜ ਜੋੜ ਹੱਸਦਾ ਦਿਲ ਜਾਨੀ ਦਿਲਾਂ ਦਾ ਉਹ ਤਾ ਵੀ ਦਿਲ ਵਿਚ ਵੱਸਦਾ ਉੱਚ ਨੀਚ ਵਾਲੀ ਜਿਹਨੇ ਮੇਟ ਟੀ ਲਕੀਰ ਹੈ ਗੁਰੂ ਨਾਨਕ ਪਿਆਰਾ ਭੈਣ ਨਾਨਕੀ ਦਾ ਵੀਰ ਏ ਓਹਨੇ ਪੰਡਤਾਂ ਨੂੰ ਆਰਤੀ ਸਿਖਾਈ ਏ ਤੇ ਸਿਖਾਈ ਏ ਉਤਾਰਨੀ ਕਾਜੀਆਂ ਨੂੰ ਦੱਸੀ ਇਹ ਨਵਾਜ਼ ਦੀ ਗੁਜ਼ਾਰਨੀ ਤਨੋ ਮਨੋ ਇੱਕ ਹੋਣਾ ਦੱਸ ਦੱਸੀ ਤਬਦੀਰ ਹੈ ਗੁਰੂ ਨਾਨਕ ਪਿਆਰਾ ਮੇਰਾ ਭੈਣ ਵੀਰ ਏ ਸਿਖਾਂ ਤਾਹਿ ਦੱਸੀ ਓਹਨਾ ਸਿਖਾਂ ਤਾਈ ਦੱਸੀ ਓਹਨੇ ਸਿਖਾਂ ਦੀ ਕਮਾਈ ਹੈ ਜੋਗੀਆਂ ਨੂੰ ਜੋਗ ਆਲੀ ਜੁਗਤ ਬਤਾਇ ਏ ਸੱਜਣ ਬਣਾਈ ਓਹਨੇ ਠੱਗ ਦੀ ਜਮੀਰ ਹੈ ਗੁਰੂ ਨਾਨਕ ਪਿਆਰਾ ਭੈਣ ਨਾਨਕੀ ਦਾ ਵੀਰ ਏ ਇਹ ਇਕ ਕਵਿਤਾ ਹੈ ਮਨਜੀਤ ਕੌਰ ਨੇ MSc ਪੰਜਾਬੀ ਚੌਥੀ ਲਿਖੀ ਹੈ ਸੱਜਣ ਚਲੇ ਗਏ ਰਹਿ ਗਈਆਂ ਕਿਤਾਬਾਂ ਕੋਲ ਤੇ ਸੱਜਣ ਚਲ ਗਏ ਮੇਰੇ ਦਿਲ ਨੂੰ ਪੈਂਦੀ ਸੀ ਹੌਲ ਤੇ ਸੱਜਣ ਚਲ ਗਏ ਸਭ ਸਫਾਈਆਂ ਦੇ ਕੇ ਮੈਨੂੰ ਕਹਿੰਦੇ ਕੁਛ ਨਾ ਬੋਲ ਤੇ ਸੱਜਣ ਚਲ ਗਏ ਰਹਿ ਗਈਆਂ ਕਿਤਾਬਾਂ ਕੋਲ ਹੁਣ ਨਾ ਬੱਚਿਆਂ ਪੱਲੇ ਮੇਰੇ ਉਹ ਸਭ ਤੋਂ ਸੀ ਅਨਮੋਲ ਤੇ ਸੱਜਣ ਚਲ ਗਏ ਰਹਿ ਗਈਆਂ ਕਿਤਾਬਾਂ ਇਸ ਚੰਨ ਦਾ ਰੁਤਬਾ ਦੇ ਕੇ ਪਹਿਲਾਂ ਫੇਰ ਗਏ ਧੁੰਨਾ ਚ ਰੋਲ ਤੇ ਸੱਜਣ ਚਲ ਗਏ ਰਹਿ ਗਈ ਕਿਤਾਬਾਂ ਹੁਣ ਕਿਸ ਨਾਲ ਬੰਨਾ ਦਿਲ ਮੈਂ ਜਾ ਕੇ ਗੰਡਾਂ ਇਸ਼ਕ ਦੀ ਖੋਲ ਤੇ ਸੱਜਣ ਚਲ ਗਏ ਰਹਿ ਗਿਆ ਕਿਤਾਬਾਂ ਹੈ ਹੋਰ ਵੀ ਚੇਹਰੇ ਵਿਚ ਜਹਾਨ ਦੇ ਸਬ ਲਵਾਂਗੀ ਮੈਂ ਹੋਰ ਤੇ ਸੱਜਣ ਚਲ ਗਏ ਰਹਿ ਗਏ ਕਿਤਾਬਾਂ ਤੇ ਸੱਜਣ ਚਲ ਗਏ ਇਹ ਕਿਹੜੀ ਕਵਿਤਾ ਸੀ ਇਹ ਸੁਖਵੀਰ ਸੋਨਾ ਜੀ ਨੇ ਲਿਖੀ ਸੀ ਜੀ ਤੇ ਮੈਂ ਹੁਣ ਤੁਹਾਨੂੰ ਜੋ ਦਸਣ ਜਾ ਰਿਹਾ ਮਾਹੀ ਵਾਰੇ ਦਸਣ ਜਾ ਰਿਹਾ ਮਾਹੀ ਵੇ ਕਿਥੇ ਜਾ ਕੇ ਤੂੰ ਡੇਰਾ ਲੈ ਲਿਆ ਹੈ ਨਵੀਆਂ ਲੋਕਾਂ ਤੋਂ ਸੁਣਕੇ ਨਵੀਆਂ ਗੱਲਾਂ ਚੇਤਾ ਸਦਾ ਉੱਕਾ ਵੀ ਭੁਲਾ ਲਿਆ ਹੈ ਛੱਡ ਕਲੀਆਂ ਤੁਰ ਗਏ ਹੋ ਹਮੇਸ਼ਾ ਦੇ ਲਈ ਕਿ ਇਹਨਾ ਸੋਹਣਾ ਤੈਨੂੰ ਪਰਦੇਸ ਲੱਗਾ ਅਜ ਆਉਣਾ ਮੈਂ ਕਲ ਮੁੜ ਆਉਣਾ ਤੁਰਦਾ ਤੁਰਦਾ ਕਹਿ ਗਏ ਓ ਜਾਣ ਲੱਗਾ ਤੇਰੀ ਦੀਦ ਬਾਜੋ ਚਿੱਤ ਨਾ ਲਗਦਾ ਏ ਕਦੇ ਸੁਪਨੇ ਵਿਚ ਵੀ ਮਿਲ ਲਿਆ ਕਰ ਇਹ ਹਿਰਦਾ ਤੇ ਜੋ ਤਾਪ ਤਪ ਰਿਹਾ ਨਾਲੋਂ ਵਿਰਹੋ ਬਿਨ ਤੇਰੇ ਨਹੀਂ ਜਾਣਾ ਠਰ ਇਹ ਕੁਜ ਸੁਣਾ ਸੁਣਾ ਦੁਨੀਆਂ ਸਾਨੂ ਸਾੜਦੀ ਹੈ ਜਿਹਨਾਂ ਦੇ ਲੜ ਲਗਿਯੋ ਸਾਨੂੰ ਵਿਚਾਰਿਆਂ ਨੂੰ ਯਾਦ ਕਰ ਯਾਦ ਤੇਰੇ ਨਾਲ ਦਿਨ ਬੀਤੇ ਤੇਰੀ ਯਾਦ ਕਿ ਪੂਰਾ ਤੜਪ ਰਹੀਏ ਕਿਹੜੀ ਗੱਲ ਤੋਂ ਛੱਡ ਕੇ ਤੁਰ ਗਯਾ ਤੂੰ ਜਿੰਦ ਕੂੰਜ ਦੇ ਵਾਂਗ ਕੁਰਲਾ ਰਹੀ ਹੈ ਸੂਰਜ ਵੀ ਲਹਿੰਦੇ ਨੂੰ

ਤੇ ਪਯਾਰੇ ਸਦਾ ਨਹੀਂ ਰਹਿੰਦੇ ਕੋਲ ਪਿਆਰਿਆਂ ਦੇ ਇਸ ਵਿਚ ਤੇਰਾ ਵੀ ਕੋਈ ਕਸੂਰ ਨਹੀਂ ਹੈ ਸਾਡੀ ਪਹੁੰਚ ਤੋਂ ਬਾਹਰ ਤੂੰ ਹੋਗਿਆ ਵੇ ਨਹੀਂ ਤਾ ਚੰਦ ਵੀ ਚਕੋਰ ਤੋਂ ਦੂਰ ਨਹੀਂ ਆ ਨਹੀਂ ਤੇ ਚੰਦ ਵਿ ਚਕੋਰ ਤੋਂ ਦੂਰ ਨਹੀਂ ਨੇੜੇ ਤੇਰੇ ਨੇੜੇ ਤੇਰੇ ਮੈਂ ਕਰ ਲਾਏ ਜਗ ਨਾਲ ਬਖੇੜੇ ਵੇ ਕਿਉਕਿ ਤੂੰ ਸਾਹਾਂ ਨਾਲੋਂ ਵੀ ਨੇੜੇ ਵੇ ਬਸ ਤੇਰੇ ਵਾਲਾ ਇਕ ਪੂਰਾ ਹੋ ਜਾਵੇ ਭਾਵੇਂ ਲੱਖਾਂ ਸੁਪਨੇ ਮੈਂ ਉਧੇੜੇ ਵੇ ਇਸ ਦੇ ਪੈਂਡੇ ਬੜੇ ਲੰਬੜੇ ਲੰਬੇੜੇ ਵੇ ਪੂਰੇ ਹੋ ਜਾਂ ਤੂੰ ਹੋਏ ਹੋ ਕੇ ਨੇੜੇ ਵੇ ਮੈਂ ਕੀਕਣ ਰਖਣ ਦਿਲ ਵਿਚ ਸਦਰਾਂ ਪੂਰੇ ਕਰਨੇ ਨੇ ਜੋ ਰੀਝਾਂ ਨਾਲ ਭਰੇ ਵੇਹੜੇ ਵੇ ਮੈਂ ਹਰ ਪਲ ਸੋਚਾਂ ਤੇਰੇ ਵਾਰੇ ਵੇ ਕਿ ਬਹਿ ਕੇ ਤੂੰ ਕੋਲ ਮੇਰੇ ਨੇੜੇ ਵੇ ਵੈਸੇ ਤਾ ਕੱਟ ਲਉ ਜ਼ਿੰਦਗੀ ਪਰ ਹੋਰ ਸੋਹਣੀ ਹੋਜੂ ਜੇ ਮਿਲ ਜਾਂ ਸਹਾਰੇ ਤੇਰੇ ਵੇ ਤੇਰੀ photo ਪਾਈ ਹੁੰਦੀ ਹੈ ਮੇਰੇ ਸਰ੍ਹਾਣੇ ਵੇ ਜਦ ਆਵੇ ਯਾਦ ਤੇਰੀ ਲੈ ਲਵਾਂ ਓਹਨੂੰ ਛਾਤੀ ਨੇੜੇ ਵੇ ਮੇਰੇ ਵਾਰੇ ਤੇ ਮੇਰੇ ਵਾਰੇ ਜੇ ਤੂੰ ਸੋਚਾਂ ਵਿਚ ਸੋਚ ਲਵੇ ਪੁੱਜ ਜਾਉ ਤਾਜ ਪਾ ਖੁਦਾ ਕੇ ਨੇੜੇ ਵੇ ਪੁੱਜ ਜਾਉ ਮੈਂ ਪਾ ਖੁਦਾ ਦੇ ਨੇੜੇ ਵੇ ਇੱਕ ਬਹੁਤ ਹੀ ਵਧੀਆ ਜਿਹੜੀ ਕਹਾਣੀ ਸੀ ਤੁਹਾਨੂੰ ਦੱਸੀ ਹੈ ਇਹ ਮੇਰੀ ਮਨਭਾਉਂਦੀ ਕਹਾਣੀ ਹੈ ਜਿਹੜੀ ਕਿ ਡਾਕਟਰ ਕਮਲਜੀਤ ਕੌਰ ਨੇ ਲਿਖੀ ਸੀਗੀ ਇੱਕ ਬਹੁਤ ਹੀ ਵੱਡੇ ਵਡੇਰੇ ਤੇ ਕੁਛ ਪੱਧਰ ਦੇ ਕਾਵਿ ਨੇ ਓਹਨਾ ਨੇ ਬਹੁਤ ਸਾਰੀ ਕਵਿਤਾਵਾਂ ਲਿਖੀਆਂ ਹਨ ਅਤੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਕਵਿਤਾ ਨੂੰ ਲਿਖਦੇ ਹਨ ਅਤੇ ਉਸਨੂੰ ਪੇਸ਼ ਕਰਦੇ ਹਨ ਸਾਡੀਆਂ ਮੁਢਲੀਆਂ ਲੋੜਾਂ ਜਿਹੜੀਆਂ ਹੇਗੀਆਂ ਉਹ ਉਹ ਸਾਨੂ ਉਹ ਦਸਦੇ ਹਨ ਤੇ ਹੁਣ ਲਈ ਮੈਂ ਇਹ ਕਹਾਣੀ ਕਰਦਾਂ ਸਮਾਪਤ Thank you ਧੰਨਵਾਦ

ਕੀ ਕਰਦੀ ਸੀ ਬੈਠੀ ਸੀ ਬਾਹਰ ਕਿ ਅੰਦਰ ਆਂ ਅੰਦਰ ਹਾਂ ਵੱਡੀ ਦੇ ਵੱਡੀ ਦੇ ਅੰਦਰ ਬੈਠੀ ਸੀ ਬਾਹਰ ਤਾਂ ਰੌਲਾ ਬੜਾ ਪੈਂਦਾ ਗਲੀ ਚ ਗਲੀ ਚ ਰੌਲਾ ਬੜਾ ਪੈਂਦਾ ਭੈਣਾ। ਆਹੋ ਚੱਲ

ਮੈਂ ਕਹਿੰਦੀ ਹਾਂ ਵੀ ਸਿੱਟੇ ਤੇ ਚੁੱਗੇ ਨੀ ਤੇ ਦੂਰ ਨੇੜੇ ਕਿਤੇ ਕਣਕ ਹੀ ਵੇਖ ਲਿਆਇਆ ਕਰੀ ਥੋੜ੍ਹੀ ਥੋੜ੍ਹੀ ਤੇ ਚੱਲ ਧੋ ਧੋ ਕੇ ਤੇ ਰੱਖ ਲਵਾਂਗੇ। ਆਹੋ ਨਹੀਂ ਉਹ ਰੀਪੜ ਦੀ ਹਨਾ

ਤੇ ਕਹਿਣ ਡਿਆ ਵੀ ਆਹ ਵੇਖ ਕਿੰਨੀ ਨਿਕਲ ਆਈ ਕਿਹੜੀ ਘੁੱਗੀ ਕੀ

ਬੰਨਣ ਗਿਆ ਹੋਣਾ ਨਾ ਤੇ ਕਿਤੇ ਰੀਪੜ ਦੀ ਢੇਰੀ ਲੱਗੀ ਹੋਣੀ ਤੇ ਬੋਰੇ ਚ ਪਾ ਲਿਆਇਆ ਉਹ ਜਿੱਥੇ ਮਰਜ਼ੀ ਲਾ ਦਿੰਦੇ ਹੁੰਦੇ ਨੇ ਹਨਾ

ਉਹ ਆਹੋ ਉਹ ਤੇ ਲਾ ਉੱਥੇ ਤਾਂ ਆ ਜਿੱਥੇ

ਜੇ ਨਾ ਬਾਲਣ ਚੁੱਗ ਲਿਆਏ।

ਚੱਲ ਕੁਛ ਨਾ ਕੁਛ ਬਾ ਨੀ ਇਹਨਾਂ ਦੇ ਪੈਲੀਆਂ ਚੋਂ ਵੱਢ ਵਿਹਲੇ ਆ ਇੱਥੋਂ ਵੇਖ ਲਇਓ ਫਿਰ।

ਹੋਰ ਵੇਖ ਲਾ ਉਹਨੇ ਕਿੰਨਾ ਤੂੜੀ ਉੱਥੇ ਸਾਰਿਆਂ ਉਹਨੇ ਬਣਾਈ ਸਾਰਿਆਂ ਜਾਣਿਆਂ ਨੇ ਤਿੰਨਾਂ ਘਰਾਂ ਹੀ

ਨਹੀਂ ਆਹ ਓਦਣ ਬਾਜੂ ਵੀ ਲਿਆਇਆ ਸੀ ਭੈਣਾ ਕਿੰਨੀ ਕਣਕ ਕੱਢੀ ਧੋ ਕੇ ਉਹਨੇ ਬਾਜੂ

ਹਾਂ ਹਾਂ ਆ ਰਿਹਾ phone ਦੀ ਆਵਾਜ਼ ਹਾਂ ਮਿੱਟੀ ਵਾਲੀ ਜਿਹੜੀ ਆ ਨਾ ਉਹ ਲੈ ਜਾਂਦੇ, ਛੱਡ ਜਾਂਦੇ ਆ। ਆਹੋ ਆਹੋ। ਚੰਗੀ ਉੱਥੋਂ ਹੁੰਦੀ ਹੈ ਵਿੱਚ ਕੋਈ ਵੀ ਨੀ, ਉਹ ਛਾਨਣੇ ਚ ਮਿੱਟੀ ਬਾਹਲੀ ਹੁੰਦੀ ਹੈ।

ਕਿਉਂ ਲੈ ਹਾਂ ਹਾਂ ਨਹੀਂ ਆਈ

ਆਹੋ ਆਹ ਹੁਣ ਆਉਣ ਡਈ ਆ। ਵਿੱਚ ਰੁੱਕ ਗਈ ਹੋਣੀ ਆ ਫਿਰ ਅੱਛਾ ਨਹੀਂ ਨਹੀਂ ਮਿੱਟੀ ਵਾਲੀ ਉਹ ਛੱਡ ਜਾਂਦੇ ਆ ਨਾ ਸਾਰੇ ਵੱਢ ਵਿਹਲੇ ਆ ਰੀਪੜ ਵਾਲੇ।

ਜਿੱਥੇ ਜਿੱਥੇ ਤੂੜੀਆਂ ਲੋਕਾਂ ਬਣਾਈਆਂ ਨੇ ਨਾ ਉੱਥੇ ਉੱਥੇ ਹੋਣੀ ਆਂ ਝਾਈ ਹੁਣ ਤੇ ਧੋਣ ਦੀ ਔਖ ਹੀ ਨੀ ਹੁਣ ਤੇ ਮੋਟਰਾਂ ਵਾਂ

ਗੇੜ ਕੇ ਨਲਕੇ ਗੇੜ ਗੇੜ

ਤੇਰੀ ਤੇ ਆਉਂਦੀ ਹੈ ਹਾਂ ਤੇ ਕੀ, ਆਹੋ ਆਉਂਦੀ ਆ ਨਾ?

ਅੱਗੇ ਅੱਗੇ ਮੈਂ ਕਿਹਾ ਲੋਕਾਂ ਨਲਕੇ ਗੇੜ ਗੇੜ ਕੇ ਧੋਣੀਆਂ ਕਣਕਾਂ, ਉਹ ਜਦੋਂ ਨਵੇਂ ਨਵੇਂ

ਕਹਿਣਡੀ ਕਿ ਮੈਂ ਨਲਕਾ ਗੇੜ ਗੇੜ ਮਰ ਜਾਣਾ

ਹੁਣ ਨੀ ਕੋਈ ਮੁਸਕਲ ਨਹੀਂ ਭੈਣਾ ਮੁਸਕਲ ਹੁਣ ਤਾਂ ਜਿਸ ਤਰ੍ਹਾਂ ਮਰਜ਼ੀ ਧੋਵੋ ਜਿੰਨੀ ਮਰਜ਼ੀ ਧੋਵੋ, ਜਿੰਨਾ ਮਰਜ਼ੀ ਖੁੱਲਾ ਉਹ ਜਿਹੜੀ ਤੂੜੀ ਆ ਨਾ ਓਦਣ ਢੇਰੀ ਲਾਉਂਦੀਆਂ ਉੱਤੋਂ ਲਾਹ ਲਾਹ ਕੇ, ਉੱਤੋਂ ਜਿਹੜੀ ਜਿਹੀਆਂ ਧੋ ਧੋ ਕੇ ਬਾਜੂ ਦੀ ਵਹੁਟੀ ਨੇ ਵੀ ਏਦਾਂ ਹੀ ਕੀਤੀ ਸੀ, ਬੜੀ ਸੋਹਣੀ ਸੀ। ਬੜੀ ਸੋਹਣੀ ਕਣਕ ਉਹ ਵੀ ਭੈਣਾ ਮੈਂ ਸੁੱਕਣੇ ਪਾ ਦਿੱਤੀ, ਫਿਰ ਮੁੜਕੇ ਸੁਕਾ ਕੇ ਤੇ ਵੇਚ ਆਈ ਵੇਚ ਆਈ ਕਹਿੰਦੀ ਵੀ ਬੜੀ ਸੋਹਣੀ ਪੀਹਣ ਵਰਗੀ ਕਣਕ ਸੀਗੀ ਤੇ ਮੈਂ ਤੇ ਪਿਹਾ ਲੈਂਦੀ ਕਿਤੇ ਐਵੇਂ ਬਾਲਟੀਆਂ ਦੇ ਬਾਲਟੇ ਧੋ ਧੋ ਰੱਖ ਲਈ ਇਹਨਾਂ ਨੇ।

ਬਾਲਟੇ ਨਿਕਲ ਆਈ ਹੈ ਧੋ ਲਈ ਇਹਨਾਂ, ਬੜੀ ਸੋਹਣੀ ਹੋ ਗਈ ਆ। ਦੋਵੇਂ ਜਾਣੇ ਜਾ ਕੇ ਲਿਆਏ ਸੀ ਪਾ ਕੇ।

ਦੋਵੇਂ ਲਿਆਏ ਹੋਣੇ ਪਾ ਕੇ ਮੁੜਕੇ ਇਹਨੂੰ ਖੜਾ ਨੂੰ ਨਹੀਂ ਭਾਜੀ ਆਪ ਹੀ ਲਿਆਇਆ ਮੇਰੇ ਖਿਆਲ ਤੋੜੇ ਫੜਕੇ। ਚੱਲ ਚੰਗਾ ਹੋਇਆ ਚੰਗਾ ਹੋਇਆ। ਇੱਕ ਇੱਕ ਤੋੜਾ ਫੜ ਲਿਆਇਆ ਦੋਹਾਂ ਚ ਪਾਈ। ਹਾਂ ਚੱਲ ਵਧੀਆ ਹੋ ਗਿਆ, ਉਹ ਤਾਂ ਕੁੰਡੜਾ ਪਹਿਲਾਂ ਰੋਲ ਲੈਂਦੇ ਤੇ ਮਗਰੋਂ ਧੋ ਕੇ ਤੇ ਲਾਉਂਦੇ ਉਹਨਾਂ ਮੋਟਰ ਚਲਾ ਕੇ ਹੈਗੀਆਂ ਕੁੰਡਲਾਂ ਉਹਨਾਂ ਲਿਆ ਕੇ ਤੇ ਪਾਣੀ ਚ ਲੱਦ ਦਿੱਤੀ ਅਗਲਿਆਂ ਨੇ

ਟੱਬ ਹੈਨੀ ਨਹੀਂ ਇੱਕੋ ਟੱਬ ਚ ਹੀ ਧੋਈ ਜਾਣੀ।

ਰੀਪੜ ਦੇ ਮਗਰ ਚਲੇ ਜਾਏ ਤੇ ਉਹ ਚੰਗੀ ਵੀ ਦੇ ਦਿੰਦੇ ਹੁੰਦੇ ਹੈ। ਚੰਗੀ ਵੀ ਦੇ, ਉਹ ਜਿਹੜੇ ਉੱਧਰ ਉੱਥੋਂ ਦੇ ਮਾਲਵੇ ਦੇ।

ਦਾਣੇ ਬੜੇ ਲਿਆਉਣੇ ਭੈਣੇ ਨਾ ਦਾਣੇ, ਮੁੜਕੇ ਧੋ ਧੋ

ਮੈਨੂੰ ਵੀ ਬੋਰਾ ਸਾਰਾ ਕਣਕ ਦਾ ਦੇ ਦਿੱਤਾ ਸੀ।

ਭਰੀ ਸੀਗੀ ਦਾਣਿਆਂ ਨਾਲ ਜਿਹੜੇ

ਦੇ ਜਾਂਦੇ ਹੁੰਦੇ ਸੀ ਸੁੱਖੋ ਸੁੱਖੋ ਤੇ ਲਾਲੋ ਥੋੜ੍ਹੇ ਬੀੜੀਆਂ ਬੂੜੀਆਂ ਹੁੰਦੇ ਸੀ ਮਗਰ ਉਹਨਾਂ ਵਾਸਤੇ ਤਾਂ ਦਾਣੇ ਲੈ ਉਹਨਾਂ ਨੇ ਦੇ ਦੇਣੇ ਆਹੋ ਆਖਣਾ ਵੀ ਇਹ, ਇਹ, ਇਹ ਦੁਕਾਨ ਤੋਂ ਫੜੀ ਆਏ।

ਉਹ ਆਉਂਦੇ ਹੀ ਨੀ ਹੁਣ ਤੇ

ਆਹੋ ਆਹੋ ਆਹੋ ਹੁਣ ਨੀ ਆਉਂਦੇ।

ਉਹ ਨੀ ਆਉਂਦੇ ਨਾ ਭੈਣਾ ਚੱਲ ਨਹੀਂ ਆਉਂਦੇ ਤੇ ਬੇਚਾਰੇ ਉਹ ਕਿਹੜਾ ਭੁੱਖੇ ਮਰਦੇ ਉੱਧਰ।

ਡੇਰੇ ਵਾਲੇ ਡੇਰੇ ਵਾਲੇ ਆਪ ਸੱਦਦੇ ਹੁੰਦੇ ਸੀ ਉਹਨਾਂ ਨੂੰ। ਮਸ਼ੀਨ ਵੱਖਰੀ ਆਉਣੀ ਰੀਪੜ ਵਾਲੇ ਨੇ ਵੱਖਰੇ ਆਉਣਾ।

ਰੋਟੀਆਂ ਜਿੱਥੇ ਲੱਗਣੀ ਮਸ਼ੀਨ ਉੱਥੋਂ ਖਾ ਆਉਣੀ, ਕਈ ਵਾਰੀ ਵੱਡੀ ਹੋਣਾਂ ਦੇ ਦੇਣੀਆਂ ਪਕਾ ਕੇ ਹੋਣਾਂ ਦੇ ਦੇਣੇ ਜੋਤੇ ਦੀ ਮਾਂ ਨੇ ਦੇ ਦੇਣੀਆਂ ਤੇ ਚੱਲ ਬੰਦੇ ਦੇਣੇ ਪ੍ਰਦੇਸ਼ੀ ਆ ਬੇਚਾਰੇ ਬਥੇਰਾ ਕਰਦੇ ਰਹੇ ਨੇ ਬੇਚਾਰੇ।

ਚੱਲ ਅੱਛਾ ਏਦਾਂ ਹੀ ਹੁੰਦਾ ਫਿਰ ਹੋਰ।

ਅੱਜ ਅੜੀਏ ਮੈਂ ਕਹਿਣਡੀ ਨਹੀਂ ਤੇ ਦਾਲ ਹੀ ਬਣਾ ਲਵਾਂਗੇ ਨਹੀਂ ਤੇ ਆਲੂ ਹੈਗੇ ਹੈ ਆਲੂ ਬਣਾ ਲਵਾਂਗੇ।

ਦਹੀਂ ਹੈਗਾ ਵਾ ਨਾਲ ਆਲੂਆਂ ਦੀ ਸਬਜ਼ੀ ਬਣਾ ਲੈਂਦੀ ਹਾਂ। ਦਹੀ ਹੈਗਾ ਤਾਂ ਦਹੀਂ ਨਾਲ ਆਲੂ ਬਣਾ ਲਾ ਸਰਗਲੇ ਦੇ ਆਹੋ ਦੁਪਹਿਰ ਦੁਪਹਿਰੇ ਲਿਆਇਆ ਸੀ ਨਾਲ ਆਲੂਆਂ ਦੀ ਬਣਾ ਲੈਂਦੇ ਹਾਂ ਸਬਜ਼ੀ ਤੇ ਜਾਂ ਕੋਈ ਭਿੰਡੀਆਂ ਲੈਨੀ

ਆਹੋ ਆਹੋ ਆਹੋ ਆਹੋ ਹਨਾ ਉਹ ਠੀਕ ਹੀ ਆ।